ਸਾਥੀਓ ਫਰਵਰੀ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਮਹੀਨੇ ਦਾ ਆਖਰੀ ਐਤਵਾਰ ਆਉਣ ਵਾਲਾ ਹੁੰਦਾ ਸੀ ਉਦੋਂ ਮੈਨੂੰ ਤੁਹਾਡੇ ਨਾਲ ਇਸ ਸੰਵਾਦ ਦੀ ਬਹੁਤ ਕਮੀ ਮਹਿਸੂਸ ਹੁੰਦੀ ਸੀ ਪਰ ਮੈਨੂੰ ਇਹ ਦੇਖ ਕੇ ਬਹੁਤ ਚੰਗਾ ਵੀ ਲਗਿਆ ਕਿ ਇਨ੍ਹਾਂ ਮਹੀਨਿਆਂ 'ਚ ਤੁਸੀਂ ਮੈਨੂੰ ਲੱਖਾਂ ਸੁਨੇਹੇ ਭੇਜੇ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ ਭਾਵੇਂ ਕੁਝ ਮਹੀਨੇ ਬੰਦ ਰਿਹਾ ਹੋਵੇ ਪਰ 'ਮਨ ਕੀ ਬਾਤ' ਦੀ ਜੋ ਭਾਵਨਾ ਹੈ ਦੇਸ਼ 'ਚ ਸਮਾਜ 'ਚ ਹਰ ਦਿਨ ਚੰਗੇ ਕੰਮ ਨਿਰਸੁਆਰਥ ਭਾਵਨਾ ਨਾਲ ਕੀਤੇ ਗਏ ਕੰਮ ਸਮਾਜ 'ਤੇ Positive ਅਸਰ ਪਾਉਣ ਵਾਲੇ ਕੰਮ ਲਗਾਤਾਰ ਚਲਦੇ ਰਹੇ ਚੋਣਾਂ ਦੀਆਂ ਖ਼ਬਰਾਂ ਦੇ ਦਰਮਿਆਨ ਯਕੀਨੀ ਤੌਰ 'ਤੇ ਮਨ ਨੂੰ ਛੋਹ ਜਾਣ ਵਾਲੀਆਂ ਅਜਿਹੀਆਂ ਖ਼ਬਰਾਂ 'ਤੇ ਤੁਹਾਡਾ ਧਿਆਨ ਗਿਆ ਹੋਵੇਗਾ
ਸਾਥੀਓ ਮੈਂ ਅੱਜ ਦੇਸ਼ਵਾਸੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਨ੍ਹਾਂ ਨੇ ਸਾਡੇ ਸੰਵਿਧਾਨ ਅਤੇ ਦੇਸ਼ ਦੀਆਂ ਲੋਕਤਾਂਤਰਿਕ ਵਿਵਸਥਾਵਾਂ 'ਤੇ ਆਪਣਾ ਅਟੁੱਟ ਵਿਸ਼ਵਾਸ ਦੁਹਰਾਇਆ ਹੈ 24 ਦੀਆਂ ਚੋਣਾਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੋਣਾਂ ਸਨ ਦੁਨੀਆ ਦੇ ਕਿਸੇ ਵੀ ਦੇਸ਼ 'ਚ ਇੰਨੀਆਂ ਵੱਡੀਆਂ ਚੋਣਾਂ ਕਦੇ ਨਹੀਂ ਹੋਈਆਂ ਜਿਸ 'ਚ 65 ਕਰੋੜ ਲੋਕਾਂ ਨੇ ਵੋਟਾਂ ਪਾਈਆਂ ਹਨ ਮੈਂ ਚੋਣ ਕਮਿਸ਼ਨ ਅਤੇ ਵੋਟਾਂ ਦੀ ਪ੍ਰਕਿਰਿਆ ਨਾਲ ਜੁੜੇ ਹਰ ਵਿਅਕਤੀ ਨੂੰ ਇਸ ਦੇ ਲਈ ਵਧਾਈ ਦਿੰਦਾ ਹਾਂ

ਸਾਥੀਓ ਇਸ ਮੁਹਿੰਮ ਦਾ ਇੱਕ ਹੋਰ ਲਾਭ ਹੋਵੇਗਾ ਧਰਤੀ ਵੀ ਮਾਂ ਵਾਂਗ ਸਾਡਾ ਧਿਆਨ ਰੱਖਦੀ ਹੈ ਧਰਤੀ ਮਾਂ ਹੀ ਸਾਡੇ ਸਾਰਿਆਂ ਦੇ ਜੀਵਨ ਦਾ ਅਧਾਰ ਹੈ ਇਸ ਲਈ ਸਾਡਾ ਵੀ ਫਰਜ਼ ਹੈ ਕਿ ਅਸੀਂ ਧਰਤੀ ਮਾਂ ਦਾ ਖਿਆਲ ਰੱਖੀਏ ਮਾਂ ਦੇ ਨਾਂ ਦਰੱਖਤ ਮਾਂ ਕੇ ਨਾਮ ਪੇੜ ਲਗਾਉਣ ਦੀ ਮੁਹਿੰਮ ਨਾਲ ਆਪਣੀ ਮਾਂ ਦਾ ਸਨਮਾਨ ਤਾਂ ਹੋਵੇਗਾ ਹੀ ਹੋਵੇਗਾ ਧਰਤੀ ਮਾਂ ਦੀ ਰੱਖਿਆ ਵੀ ਹੋਵੇਗੀ ਪਿਛਲੇ ਇੱਕ ਦਹਾਕੇ 'ਚ ਭਾਰਤ ਵਿੱਚ ਸਾਰਿਆਂ ਦੀਆਂ ਕੋਸ਼ਿਸ਼ਾਂ ਨਾਲ ਜੰਗਲੀ ਖੇਤਰ ਦਾ ਬੇਮਿਸਾਲ ਵਿਸਥਾਰ ਹੋਇਆ ਹੈ ਅੰਮ੍ਰਿਤ ਮਹੋਤਸਵ Amrit Mahotsav ਦੇ ਦੌਰਾਨ ਦੇਸ਼ ਭਰ 'ਚ 60 ਹਜ਼ਾਰ ਤੋਂ ਜ਼ਿਆਦਾ ਅੰਮ੍ਰਿਤ ਸਰੋਵਰ ਵੀ ਬਣਾਏ ਗਏ ਹਨ ਹੁਣ ਅਸੀਂ ਏਦਾਂ ਹੀ ਮਾਂ ਦੇ ਨਾਂ 'ਤੇ ਦਰੱਖਤ ਮਾਂ ਕੇ ਨਾਮ ਪੇੜ ਲਗਾਉਣ ਦੀ ਮੁਹਿੰਮ ਨੂੰ ਰਫ਼ਤਾਰ ਦੇਣੀ ਹੈ

ਮੇਰੇ ਪਿਆਰੇ ਦੇਸ਼ਵਾਸੀਓ ਅਗਲੇ ਮਹੀਨੇ ਇਸ ਸਮੇਂ ਤੱਕ ਪੈਰਿਸ ਓਲੰਪਿਕ ਸ਼ੁਰੂ ਹੋ ਚੁੱਕੇ ਹੋਣਗੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਵੀ ਓਲੰਪਿਕ ਖੇਡਾਂ 'ਚ ਭਾਰਤੀ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਦਾ ਇੰਤਜ਼ਾਰ ਕਰ ਰਹੋ ਹੋਵੋਗੇ ਮੈਂ ਭਾਰਤੀ ਦਲ ਨੂੰ ਓਲੰਪਿਕ ਖੇਡਾਂ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ਸਾਡੇ ਸਾਰਿਆਂ ਦੇ ਮਨ 'ਚ ਟੋਕੀਓ ਓਲੰਪਿਕ ਦੀਆਂ ਯਾਦਾਂ ਅਜੇ ਵੀ ਤਾਜ਼ਾ ਹਨ ਟੋਕੀਓ ਵਿੱਚ ਸਾਡੇ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਹਰ ਭਾਰਤੀ ਦਾ ਦਿਲ ਜਿੱਤ ਲਿਆ ਸੀ ਟੋਕੀਓ ਓਲੰਪਿਕ ਤੋਂ ਬਾਅਦ ਤੋਂ ਹੀ ਸਾਡੇ ਐਥਲੀਟਸ ਪੈਰਿਸ ਓਲੰਪਿਕ ਦੀਆਂ ਤਿਆਰੀਆਂ 'ਚ ਜੀ ਜਾਨ ਨਾਲ ਜੁਟੇ ਹੋਏ ਸਨ ਸਾਰੇ ਖਿਡਾਰੀਆਂ ਨੂੰ ਮਿਲਾ ਦਈਏ ਤਾਂ ਇਨ੍ਹਾਂ ਸਾਰਿਆਂ ਨੇ ਕਰੀਬ Nine Hundred - ਨੌਂ ਸੌ ਇੰਟਰਨੈਸ਼ਨਲ ਕੰਪੀਟੀਸ਼ਨ 'ਚ ਹਿੱਸਾ ਲਿਆ ਹੈ ਇਹ ਕਾਫੀ ਵੱਡੀ ਗਿਣਤੀ ਹੈ

ਮੇਰੇ ਪਿਆਰੇ ਦੇਸ਼ਵਾਸੀਓ ਮੈਂ ਤੁਹਾਡੇ ਸਾਰਿਆਂ ਦੇ ਲਈ ਇੱਕ ਛੋਟੀ ਜਿਹੀ ਆਡੀਓ ਕਲਿੱਪ ਪਲੇਅ ਕਰ ਰਿਹਾ ਹਾਂ
ਇਸ ਰੇਡੀਓ ਪ੍ਰੋਗਰਾਮ ਨੂੰ ਸੁਣ ਕੇ ਤੁਸੀਂ ਵੀ ਹੈਰਤ 'ਚ ਪੈ ਗਏ ਨਾ ਤਾਂ ਆਓ ਤੁਹਾਨੂੰ ਇਸ ਦੇ ਪਿੱਛੇ ਦੀ ਪੂਰੀ ਗੱਲ ਦੱਸਦੇ ਹਾਂ ਦਰਅਸਲ ਇਹ ਕੁਵੈਤ ਰੇਡੀਓ ਦੇ ਪ੍ਰਸਾਰਣ ਦੀ ਇੱਕ ਕਲਿੱਪ ਹੈ ਹੁਣ ਤੁਸੀਂ ਸੋਚੋਗੇ ਕਿ ਗੱਲ ਹੋ ਰਹੀ ਹੈ ਕੁਵੈਤ ਦੀ ਤਾਂ ਉੱਥੇ ਹਿੰਦੀ ਕਿੱਥੋਂ ਆ ਗਈ ਦਰਅਸਲ ਕੁਵੈਤ ਸਰਕਾਰ ਨੇ ਆਪਣੇ ਨੈਸ਼ਨਲ ਰੇਡੀਓ 'ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸ਼ੁਰੂ ਕੀਤਾ ਹੈ ਅਤੇ ਉਹ ਵੀ ਹਿੰਦੀ 'ਚ ਕੁਵੈਤ ਰੇਡੀਓ 'ਤੇ ਹਰ ਐਤਵਾਰ ਨੂੰ ਇਸ ਦਾ ਪ੍ਰਸਾਰਣ ਅੱਧੇ ਘੰਟੇ ਲਈ ਕੀਤਾ ਜਾਂਦਾ ਹੈ ਇਸ 'ਚ ਭਾਰਤੀ ਸੱਭਿਆਚਾਰ ਦੇ ਅਲੱਗ ਅਲੱਗ ਰੰਗ ਸ਼ਾਮਲ ਹੁੰਦੇ ਹਨ ਸਾਡੀਆਂ ਫਿਲਮਾਂ ਅਤੇ ਕਲਾ ਜਗਤ ਨਾਲ ਜੁੜੀਆਂ ਚਰਚਾਵਾਂ ਉੱਥੇ ਭਾਰਤੀ ਭਾਈਚਾਰੇ ਵਿੱਚ ਬਹੁਤ ਹਰਮਨਪਿਆਰੀਆਂ ਹਨ ਮੈਨੂੰ ਤਾਂ ਇੱਥੋਂ ਤੱਕ ਦੱਸਿਆ ਗਿਆ ਹੈ ਕਿ ਕੁਵੈਤ ਦੇ ਸਥਾਨਕ ਲੋਕ ਵੀ ਇਸ 'ਚ ਖੂਬ ਦਿਲਚਸਪੀ ਲੈ ਰਹੇ ਹਨ ਮੈਂ ਕੁਵੈਤ ਦੀ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਸ਼ਾਨਦਾਰ ਪਹਿਲ ਕੀਤੀ ਹੈ

ਸਾਥੀਓ ਭਾਰਤ ਦੇ ਕਿੰਨੇ ਹੀ ਪ੍ਰੋਡਕਟਸ ਹਨ ਜਿਨ੍ਹਾਂ ਦੀ ਦੁਨੀਆ ਭਰ 'ਚ ਬਹੁਤ ਡਿਮਾਂਡ ਹੈ ਅਤੇ ਜਦੋਂ ਅਸੀਂ ਭਾਰਤ ਦੇ ਕਿਸੇ ਵੀ ਲੋਕਲ ਪ੍ਰੋਡਕਟ ਨੂੰ ਗਲੋਬਲ ਹੁੰਦੇ ਵੇਖਦੇ ਹਾਂ ਤਾਂ ਮਾਣ ਨਾਲ ਭਰ ਜਾਣਾ ਕੁਦਰਤੀ ਹੈ ਅਜਿਹਾ ਹੀ ਇੱਕ ਪ੍ਰੋਡਕਟ ਹੈ Araku Coffee

ਮਮ ਪ੍ਰਿਯਾ ਦੇਸ਼ਵਾਸਿਨ
ਅਦਯ ਅਹੰ ਕਿੰਚਿਤ ਚਰਚਾ ਸੰਸਕ੍ਰਿਤ ਭਾਸ਼ਾਯਾਂ ਆਰਭੇ
मम प्रिया देशवासिन
अद्य अहं किञ्चित् चर्चा संस्कृत भाषायां आरभे
ਤੁਸੀਂ ਸੋਚ ਰਹੇ ਹੋਵੋਗੇ ਕਿ 'ਮਨ ਕੀ ਬਾਤ' 'ਚ ਅਚਾਨਕ ਸੰਸਕ੍ਰਿਤ ਵਿੱਚ ਕਿਉਂ ਬੋਲ ਰਿਹਾ ਹਾਂ ਇਸ ਦੀ ਵਜ੍ਹਾ ਹੈ ਅੱਜ ਸੰਸਕ੍ਰਿਤ ਨਾਲ ਜੁੜਿਆ ਇੱਕ ਖਾਸ ਮੌਕਾ ਹੈ ਅੱਜ 30 ਜੂਨ ਨੂੰ ਆਕਾਸ਼ਵਾਣੀ ਦਾ ਸੰਸਕ੍ਰਿਤ ਬੁਲੇਟਿਨ ਆਪਣੇ ਪ੍ਰਸਾਰਣ ਦੇ 50 ਸਾਲ ਪੂਰੇ ਕਰ ਰਿਹਾ ਹੈ 50 ਵਰ੍ਹਿਆਂ ਦੇ ਲਗਾਤਾਰ ਇਸ ਬੁਲੇਟਿਨ ਨੇ ਕਿੰਨੇ ਹੀ ਲੋਕਾਂ ਨੂੰ ਸੰਸਕ੍ਰਿਤ ਨਾਲ ਜੋੜੀ ਰੱਖਿਆ ਹੈ ਮੈਂ ਆਲ ਇੰਡੀਆ ਰੇਡੀਓ ਪਰਿਵਾਰ ਨੂੰ ਵਧਾਈ ਦਿੰਦਾ ਹਾਂ